ਸਪੋਕਨ ਟਯੂਟੋਰਿਅਲ ਦੇ ਟਕਸ ਟਾਈਪਿੰਗ ਦੀ ਇੰਟਰੋਡਕਸ਼ਨ ਵਿਚ ਆਪ ਦਾ ਸੁਆਗਤ ਹੈ
ਇਸ ਟਯੂਟੋਰਿਅਲ ਵਿਚ ਤੁਸੀਂ ਸਿੱਖੋਗੇ ਕਿ ਕਿਵੇਂ160 ਲ਼ਫ਼ਜ਼ ਟਾਈਪ ਕਰੀਏ
ਸ਼ਬਦਾਂ ਦੀ ਇਕ ਲਿਸਟ ਬਨਾਇਏ
ਸ਼ਬਦਾਂ ਦੀ ਇਕ ਲਿਸਟ ਬਨਾਇਏ
ਟਾਈਪ ਕਰਨ ਲਈ ਭਾਸ਼ਾ ਦੀ ਚੋਣ ਕਿਵੇਂ ਕਰੀਏ
ਇਥੇ ਅਸੀਂ ਇਸਤੇਮਾਲ ਕਰ ਰਹੇ ਹਾਂ ਊਬੰਤੂ ਲੀਨਕਸ 1110 ਤੇ ਟਕਸ ਟਾਈਪਿੰਗ 18
ਆਉ ਟਕਸ ਟਾਈਪਿੰਗ ਖੋਲੀਏ
ਡੈਸ਼ ਹੋਮ ਤੇ ਕਲਿਕ ਕਰੋ
ਸਰਚ ਬੋਕਸ ਵਿਚ ਟਕਸ ਟਾਈਪਿੰਗ ਟਾਈਪ ਕਰੋ
ਟਕਸ ਟਾਈਪਿੰਗ ਦੇ ਨਿਸ਼ਾਨ ਤੇ ਕਲਿਕ ਕਰੋ
ਮੁੱਖ ਮੈਨਯੂ ਵਿਚ ਆਪਸ਼ਨਜ਼ ਤੇ ਕਲਿਕ ਕਰੋ
ਆਪਸ਼ਨਜ਼ ਮੈਨਯੂ ਨਜ਼ਰ ਆਏਗਾ
ਆਉ ਅਸੀਂ ਸ਼ਬਦ ਟਾਈਪ ਕਰਨ ਦਾ ਅਭਿਆਸ ਕਰੀਏ
ਲ਼ਫ਼ਜ਼ ਟਾਈਪਿੰਗ ਤੇ ਕਲਿਕ ਕਰੋ
ਆਉ ਅਸੀਂ ਅਧਿਆਪਕ ਲਾਈਨ ਟੀਚਰਜ਼ ਲਾਈਨ ਤੇ ਦਿੱਸਦੇ ਵਾਕ ਨੂੰ ਟਾਈਪ ਕਰੀਏ
ਇਸ ਕੇਸ ਵਿਚ ਇਹ ਲਾਈਨ ਹੈ ਦੀ ਕੂਇਕ ਬਰਾਊਨ ਫੋਕਸ ਜੰਪਸ ਅੋਵਰ ਦੀ ਲੇਜ਼ੀ ਡੌਗ ਥੇ ਕੁਇਕ ਬਰਾਉਨ ਫੌਕਸ ਜੰਪਸ ਓਵਰ ਥੇ ਲੇਜ਼ੀ ਡੋਗ ਹੁਣ ਸਾਨੂੰ ਅਗਲਾ ਵਾਕ ਟਾਈਪ ਕਰਨਾ ਚਾਹੁੰਦੇ ਹਾਂ
ਇਸ ਲਈ ਐਂਟਰ ਬਟਨ ਦਬਾਉ
ਅਗਲਾ ਵਾਕ ਦਿੱਸੇਗਾ
ਹੁਣ ਅਸੀਂ ਵਾਕ ਟਾਈਪ ਕਰਨੇ ਸਿੱਖ ਲਏ ਹਾਂ
ਤੁਸੀਂ ਅੱਲਗ ਅੱਲਗ ਵਾਕਾਂ ਨਾਲ ਅਭਿਆਸ ਜਾਰੀ ਰੱਖ ਸਕਦੇ ਹੋ
ਆਉ ਅਸੀਂ ਹੁਣ ਪਿਛੱਲੇ ਮੈਨਯੂ ਵਿਚ ਵਾਪਸ ਜਾਣ ਲਈ ਐਸਕੇਪ ਬਟਨ ਨੂੰ ਦਬਾਈਏ
ਆਪਸ਼ਨਜ਼ ਮੈਨਯੂ ਨਜ਼ਰ ਆਏਗਾ
ਹੁਣ ਅਸੀਂ ਨਵੇਂ ਸ਼ਬਦ ਅਤੇ ਵਾਕ ਜੋੜਨੇ ਸਿੱਖਾਂਗੇ
ਐਡਿਟ ਵਰਡ ਲਿਸਟ ਤੇ ਕਲਿਕ ਕਰੋ
ਵਰਡ ਲਿਸਟ ਐਡੀਟਰ ਵਿੰਡੋ ਨਜ਼ਰ ਆਏਗੀ
ਚਲੋ ਅਸੀਂ ਇਕ ਨਵਾਂ ਸ਼ਬਦ ਏਂਟਰ ਕਰੀਏ ਵਰਡ ਲਿਸਟ ਐਡੀਟਰ ਵਿੰਡੋ ਵਿਚ ਨਿਊ ਬਟਨ ਤੇ ਕਲਿਕ ਕਰੋ
ਇਕ ਕਰੀਏਟ ਏ ਨਿਊ ਵਰਡ ਲਿਸਟ ਵਿੰਡੋ ਨਜ਼ਰ ਆਏਗੀ
ਕਰੀਏਟ ਏ ਨਿਊ ਵਰਡ ਲਿਸਟ ਵਿਚ ਆਉ ਅਸੀਂ ਟਾਈਪ ਕਰੀਏ ਲਰਨ ਟੂ ਟਾਈਪ
ਅੋਕੇ ਤੇ ਕਲਿਕ ਕਰੋ
ਵਰਡ ਲਿਸਟ ਐਡੀਟਰ ਵਿੰਡੋ ਦਿੱਸੇਗੀ
ਅਸੀਂ ਟਾਈਪ ਕੀਤਾ ਹੋਇਆ ਸ਼ਬਦ ਜਾਂ ਵਾਕ ਹਟਾਉਣ ਲਈ ਰਿਮੂਵ ਤੇ ਕਲਿਕ ਕਰ ਸਕਦੇ ਹਾਂ ਸ਼ਬਦ ਜਾਂ ਵਾਕ ਨੂੰ ਸੇਵ ਕਰਨ ਲਈ ਅਤੇ ਅੰਦਰਲੇ ਮੈਨਯੂ ਵਿਚ ਵਾਪਸ ਜਾਣ ਲਈ ਆਉ ਡਨ ਬਟਨ ਤੇ ਕਲਿਕ ਕਰੀਏ
ਆਪਸ਼ਨਜ਼ ਮੈਨਯੂ ਨਜ਼ਰ ਆਏਗਾ
ਅੰਦਰਲੇ ਮੈਨਯੂ ਵਿਚ ਭਾਸ਼ਾ ਆਪਸ਼ਨਜ਼ ਵਿਚੋਂ ਭਾਸ਼ਾਂ ਦੀ ਸੈਟਿੰਗ ਤੇ ਕਲਿਕ ਕਰ ਕੇ ਤੁਸੀਂ ਭਾਸ਼ਾਂ ਦੀ ਚੋਣ ਕਰ ਸਕਦੇ ਹੋ
ਟਕਸ ਟਾਈਪਿੰਗ ਇੰਟਰਫੇਸ ਅਤੇ ਪਾਠ ਕ੍ਰਮ ਉਸ ਭਾਸ਼ਾ ਵਿਚ ਨਜ਼ਰ ਆਉਣਗੇ ਜਿਹੜੀ ਭਾਸ਼ਾ ਤੁਸੀਂ ਚੁਣੀ ਹੈ
ਪਰ ਅਜੇ ਕਿਸੀ ਦੂਜੀ ਭਾਸ਼ਾ ਵਿਚ ਟਕਸ ਟਾਈਪਿੰਗ ਤੇ ਪਾਠ ਕ੍ਰਮ ਮੋਜੂਦ ਨਹੀਂ ਹਨ
ਆਉ ਹੁਣ ਅਸੀਂ ਇਕ ਗੇਮ ਖੇਡੀਏ
ਮੁਖ ਮੈਨਯੂ ਤੇ ਕਲਿਕ ਕਰੋ
ਫਿਸ਼ ਕਾਸਕੇਡ ਬਟਨ ਤੇ ਕਲਿਕ ਕਰੋ
ਖੇਡ ਮੈਨਯੂ ਨਜ਼ਰ ਆਏਗਾ
ਖੇਡ ਸ਼ੁਰੂ ਕਰਨ ਤੋਂ ਪਹਿਲਾਂ ਆਉ ਅਸੀਂ ਹਿਦਾਇਤਾਂ ਪੜ੍ਹੀਏ ਕਿ ਇਸਨੂੰ ਕਿਵੇਂ ਖੇਡਣਾ ਹੈ
ਇੰਸਟ੍ਰਕਸ਼ਨਜ਼ ਹਿਦਾਇਤਾਂ ਤੇ ਕਲਿਕ ਕਰੋ
ਖੇਡ ਖੇਡਣ ਲਈ ਹਿਦਾਇਤਾਂ ਪੜ੍ਹੋ
ਅੱਗੇ ਜਾਣ ਲਈ ਸਪੇਸ ਬਾਰ ਦਬਾਓ
ਟਾਈਪਿੰਗ ਦੇ ਅਭਿਆਸ ਲਈ ਆਉ ਇਕ ਅਸਾਨ ਗੇਮ ਚੁਣੀਏ ਈਜੀ ਅਸਾਨ ਈਜ਼ੀ ਤੇ ਕਲਿਕ ਕਰੋ
ਵਿੰਡੋ ਵਿਚ ਕਈ ਅੱਲਗ ਅੱਲਗ ਵਿਕਲਪ ਨਜ਼ਰ ਆਉਣਗੇ
ਅੱਲਗ ਅੱਲਗ ਵਿਕਲਪਾਂ ਵਿਚ ਰੰਗਾਂ ਫਲਾਂ ਦੇ ਪੋਧਿਆਂ ਦੇ ਨਾਮ ਵਗੈਰਹ ਹੋਣਗੇ
ਰੰਗਾਂ ਤੇ ਕਲਿਕ ਕਰੋ
ਅਸਮਾਨੋ ਮੱਛੀਆਂ ਡਿੱਗਨ ਗਿਆਂ
ਅਤੇ ਹਰ ਮੱਛੀ ਉੱਤੇ ਇਕ ਅੱਖਰ ਹੋਵੇਗਾ
ਜੇ ਤੁਸੀਂ ਸਹੀ ਸ਼ਬਦ ਟਾਈਪ ਕਰੋਗੇ ਤਾਂ ਸ਼ਬਦ ਲਾਲ ਰੰਗ ਵਿਚ ਤਬਦੀਲ ਹੋ ਜਾਣਗੇ ਅਤੇ ਗਾਇਬ ਹੋ ਜਾਣਗੇ
ਫੇਰ ਜਿਵੇਂ ਹੀ ਮੱਛੀ ਡਿੱਗੇਗੀ ਪੈਨਗੁਇਨ ਉਸਨੂੰ ਖਾਣ ਲਈ ਭੱਜੇਗਾ
ਆਉ ਹੁਣ ਉਹ ਅੱਖਰ ਟਾਈਪ ਕਰੀਏ ਜਿਹੜੇ ਡਿੱਗਦੀਆਂ ਮੱਛੀਆਂ ਉੱਤੇ ਨਹੀਂ ਹਨ
ਕੀ ਹੁੰਦਾ ਹੈ ਅੱਖਰ ਚਿੱਟੇ ਰਹਿ ਜਾਂਦੇ ਹਨ ਜਿਹੜੇ ਦਰਸਾਂਦੇ ਹਨ ਕਿ ਤੁਹਾਨੂੰ ਇਹਨਾਂ ਨੂੰ ਸਹੀ ਟਾਈਪ ਕਰਨ ਦੀ ਲੋੜ ਹੈ
ਇਹ ਖੇਡ ਤੁਸੀਂ ਜਿੰਨਾ ਚਿਰ ਚਾਹੋ ਲਗਾਤਾਰ ਖੇਡ ਸਕਦੇ ਹੋ
ਗੇਮ ਮੈਨਯੂ ਵਿਚ ਵਾਪਸ ਜਾਣ ਲਈ ਐਸਕੇਪ ਦਾ ਬਟਨ ਦੋ ਵਾਰੀ ਦਬਾਉltpausegt ਇਥੇ ਤੁਹਾਡੇ ਲਈ ਇਕ ਅਸਾਈਨਮੈਂਟ ਹੈ
ਗੇਮ ਦੇ ਲੈਵਲ ਨੂੰ ਮਧਿਅਮ ਜਾਂ ਸੱਖਤ ਲੈਵਲ ਵਿਚ ਤਬਦੀਲ ਕਰੋ ਅਤੇ ਗੇਮ ਖੇਡੋ
ਇਸ ਤਰ੍ਹਾਂ ਅਸੀਂ ਟਕਸ ਟਾਈਪਿੰਗ ਟਿਯੂਟੋਰੀਅਲ ਦੇ ਅਖੀਰ ਤੇ ਪਹੁੰਚ ਗਏੇ ਹਾਂ
ਇਸ ਟਿਯੂਟੋਰੀਅਲ ਵਿਚ ਅਸੀਂ ਲ਼ਫ਼ਜ਼ ਟਾਈਪ ਕਰਨੇ ਆਪਣੇ ਸ਼ਬਦ ਜੋੜਨੇ ਅਤੇ ਗੇਮ ਖੇਡਣ ਬਾਰੇ ਸਿੱਖਿਆ ਹੈ
ਨੀਚੇ ਦਿੱਤੇ ਲਿੰਕ ਤੇ ਉਪਲਭਦ ਵੀਡੀਓ ਵੇਖੋ httpspoken tutorialorgWhat is a Spoken Tutorial ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ
ਜੇ ਤੁਹਾਡੇ ਪ੍ਰਯਾਪਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ
ਸਪੋਕਨ ਟਿਯੂਟੋਰਿਅਲ ਪੋ੍ਜੈਕਟ ਦੀ ਟੀਮ ਸਪੋਕਨ ਟਿਯੂਟੋਰਿਅਲ ਵਰਤਨ ਲਈ ਵਰਕਸ਼ਾਪ ਚਲਾਉਂਦੀ ਹੈ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
ਜਿਆਦਾ ਜਾਣਕਾਰੀ ਲਈ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਰਜੀ ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਟਾਕ ਟੂ ਏ ਟੀਚਰ ਪੋ੍ਰਜੈਕਟ ਦਾ ਇਕ ਹਿੱਸਾ ਹੈ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
ਇਸ ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਆਰਜੀ ਸਲੈਸ਼ ਐਨ ਐਮਈਆਈਸੀਟੀ ਹਾਈਫਨ ਇੰਟਰੋ ਤੇ ਉਪਲੱਭਧ ਹੈ
ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ ਡੈਜ਼ੀਕ੍ਰਿਊ ਸੋਲੂਸ਼ਨਜ਼ ਪੀਵੀਟੀ
ਐੱਲਟੀਡੀ ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ
ਸ਼ਾਮਲ ਹੋਣ ਲਈ ਧੰਨਵਾਦ